ਆਹ ਪੰਜਾਬੀ ਗਾਣੇ ਗਾਉਣ ਵਾਲੇ ਪੰਜਾਬੀ ਗਾਣੇ ਮੈਨੂੰ ਬਹੁਤ ਲੱਗਦੇ ਆ ਜੀ

ਤੇ ਜਿਹੜੀਆਂ ਜਿਹੜੀਆਂ ਭੈਣਾ ਗਾਉਂਦਿਆਂ ਨਾ ਘੱਗਰੀਆਂ ਪਾ ਪਾ ਕੇ ਸੋਹਣੇ ਸੋਹਣੇ ਸੂਟ ਪਾ ਪਾ ਚੁੰਨੀਆਂ ਲੈ ਲੈ ਕੇ

ਉਹ ਬੜਾ ਮਜਾ ਆਉਂਦਾ

ਹੋਰ ਆਪਾ ਦੇਖਿਆ ਕੱਲ ਇਲਾਕੇ ਚੜੇ ਆ ਉਥੋਂ ਬੱਸ ਤੇ

ਤੇ ਦੇਖਿਆ ਹੀ ਕਿੰਨੀ ਰੌਣਕ ਸੀਗੀ ਲੱਗਦੀ ਸੀ ਦੁਨੀਆ ਚ ਕੋਈ ਇੱਧਰ ਕੋਈ ਬੰਦਾ ਇਕ ਥਾਂ ਬੱਝਿਆ ਉੱਦਾ ਹੀ ਹੋ ਜਾਂਦਾ bore ਜਿਆ

ਇਕ ਜਨਾਨੀ ਜਨਾਨੀ ਡਿੱਗ ਪਈ ਸੀ ਉਹ ਡਿੱਗ ਪਈ ਦੇਖੀ ਸੀ

ਆਹ ਡਿੱਗ ਪਈ ਸੀ ਗੀ ਜਨਾਨੀ ਉਤਰ ਲੱਗੀ

ਫਿਰ ਤੁਸੀ ਉਹ ਜਿਹੜੀਆਂ ਗੁੱਜਰੀਆਂ ਦੇਖੀਆਂ ਸੀ ਸੋਹਣੀਆਂ ਸੋਹਣੀਆਂ ਕਿੰਨੀਆਂ ਸੋਹਣੀਆਂ ਆਹੋ ਆਹੋ ਉਹ ਵੀ ਦੇਖੀਆਂ ਪਤਲੀਆਂ ਪਤਲੀਆਂ ਮੈਨੂੰ ਬੜਾ ਮਜਾ ਆਇਆ ਉਨ੍ਹਾਂ ਨਾਲ ਦੇਖ ਕੇ

ਹਏ ਪਤਲੀਆਂ ਪਤਲੀਆਂ ਕਿੰਨੀਆਂ ਸੋਹਣੀਆਂ ਉਹ ਗੁੱਜਰੀਆਂ ਸਹੀ ਗੱਲ ਉਹ ਕੰਮ ਜਿਆਦਾ ਕਰਦੀਆਂ ਪਤਲੀਆਂ ਤਾਂ ਆਪੇ ਹੋਣਾ ਗੁੱਡੀ ਸ਼ਹਿਰਾਂ ਵਿਚ ਕੰਮ ਘੱਟ ਆ ਬੈਠਣਾ ਜਿਆਦਾ ਖਾ ਲੈਣਾ ਬਸ ਬਹਿ ਜਾਣਾ ਭੈਣ ਜੀ ਭੈਣ ਜੀ ਸਾਡੇ ਬੱਚੇ ਹੁਣ ਕੰਮ ਨੀ ਕਰਦੇ

ਤੇ ਉਹ ਪੱਠੇ ਪੁੱਠੇ ਵੱਡਦੀਆਂ ਆ ਸਾਰੇ ਕੰਮ ਕਰਦੀਆਂ ਉਨ੍ਹਾਂ ਦੀ ਸਿਹਤ ਸੋਹਣੀ ਆ

ਉਨ੍ਹਾਂ ਦੀ ਸਿਹਤ ਸੋਹਣੀ ਆ ਸਾਡੇ ਬੱਚਿਆਂ ਦੀ ਸਿਹਤ ਮੋਟੀ ਤਾਂ ਹੁੰਦੀ ਆ ਖਾ ਕੇ ਪੱਖੇ ਥੱਲੇ ਪਏ ਰਹਿੰਦੇ ਆ ਭੈਣ ਜੀ

ਤੇ ਸਿਹਤ ਤੇ ਫਿਰ ਮੋਟੀ ਹੋਣੀ ਐ ਆਹ ਖਾ ਲੈਣਾ ਬਹਿ ਜਾਣਾ ਆਹ ਕਿਹੇ ਨੇ burger ਖਾ ਲਿਆ ਕਿਹੇ ਨੇ pizza ਖਾ ਲਿਆ ਬਿੰਦੂ ਹੋਣਾ ਵਰਗੀਆਂ ਨੇ

ਆਹ ਅਸੀ ਤਾਂ ਖਾਂਦੇ ਨੇ ਬੁੱਢੇ ਬੰਦੇ

ਨਾ ਕੋਈ ਸਾਡੇ ਸਾਡੇ ਵਰਗਿਆਂ ਲਾਗੇ ਖਾਂਦਾ ਈ ਆ ਕਿਤੇ ਮੰਗ ਨਾ ਲੈਣ ਅਸੀਂ ਮੰਗਦੇ ਈ ਨੀ ਆਪਾ ਖਾਂਦੇ ਵੀ ਨੀ ਹਾ ਸਾਡਾ BP ਵੱਧਦਾ ਆ ਭੈਣ ਜੀ ਜਦੋਂ ਆਪਾ ਉੱਦਣ ਮਾਤਾ ਤੇ ਤੇਰੇ ਨਾਲ ਆਏ ਸੀ ਤੇ ਉੱਦਣ ਉਥੋਂ ਖਾ ਲੇ ਸੀ ਸਮੋਸੇ ਉੱਦਣ ਕੀ ਹੋਇਆ ਸੀ। ਉੱਦਣ ਬੜਾ ਕੰਮ ਖਰਾਬ ਹੋਇਆ ਭੈਣ ਜੀ ਮਾਤਾ ਤੇ ਐ ਗਏ ਹੀ ਜਦੋਂ ਬੜੀ ਮੁਸ਼ਕਿਲ ਮੈਂ ਆਈ

ਆਹੋ ਭੋਲੇ ਕਹਿੰਦੀ ਮਾਸੀ ਮਾਤਾ ਨੇ ਮੰਮੀ ਦਾ ਪਿੱਤਾ ਤੇ ਕੱਢ ਦਿੱਤਾ ਆ ਤੇ ਤੇਰਾ ਪਿੱਤਾ ਸੀਗਾ ਤੇ ਮਾਤਾ ਨੇ ਇਹ ਇਹਦਾ ਪਿੱਤਾ ਤੇ ਪੱਕਾ ਈ ਡਾ ਤਾ

ਆਹੋ ਦੇਖੋ ਹਾਂ ਜੀ ਦੇਖ ਲਉ ਭਈ

ਕੋਈ ਚੀਜ ਪੱਚ ਵੀ ਜਾਂਦੀ ਸਹੀ ਤਰ੍ਹਾਂ ਮੈਨੂੰ ਜੇ ਸਹੀ ਤਰ੍ਹਾਂ ਖਾਂਦੀ ਹੋਵੇ ਪੱਚਦੀ ਬੜੀ ਸੋਹਣੀ ਹਾਂ ਪੱਚਦੀ ਪਤਾ ਕਿੱਦਾਂ ਹੁਣ ਚਿੱਥ ਚੁਥ ਵੀ ਨੀ ਨਾ ਸਾਡੇ ਕੋਲੋ ਚੀਜਾਂ ਹੁੰਜੀਆਂ

ਦੰਦ ਹੈਨੀ ਗੇ ਤੇ ਚਿੱਥ ਵੀ ਨੀ ਹੁੰਦੀਆਂ ਤੇ ਉਨ੍ਹਾਂ ਨੇ ਜਾ ਕੇ ਖਰਾਬੀ ਕਰਨੀ ਅੰਦਰ ਚੱਲ ਸਾਡਾ ਭਰਾ ਕੱਲ ਖੁਸ਼ ਹੋਇਆ ਸੀ ਅਸੀਂ ਇਕੱਠੀਆਂ ਆਈਆਂ ਬੜਾ ਖੁਸ਼ ਹੋਇਆ

ਮਨ ਬੜਾ ਹਮ

ਆ ਕੀ ਕਹਿੰਦੀ ਹੀ ਛੋਟੀ ਛੋਟੀ ਆਉਦੀ ਪਤਾ ਕੀ ਕਹਿੰਦੀ ਸੰਤੋ ਬੰਤੋ ਆਈ ਆ

ਕਿਹੜੀ ਭਲਾ ਰੋਜੀ ਕਹਿੰਦੀ ਸੀ ਇੱਦਾਂ

ਆਹੋ ਕਹਿੰਦੀ ਸੰਤੋ ਬੰਤੋ ਆ ਗਈਆਂ ਮੈਂ ਕਿਹਾ ਫਿੱਟੇ ਮੂੰਹ ਤੁਹਾਡਾ ਨਾਂ ਪਾ ਤਾ ਆਹ ਦੇਖ ਲੋ ਦੋਨੇ ਭੈਣਾਂ ਇਕੱਠੀਆਂ ਕੋਈ ਕੋਈ ਆਉਂਦੀ ਐ

ਜਿਹੜੀਆਂ ਭੈਣ ਜੀ ਵਿਆਹੀਆਂ ਇਕੱਠੀਆਂ ਨੀ ਆਉਂਦੀਆਂ ਹਾਂ ਕਦੀ ਕਿਹੇ ਕੋਈ ਆ ਗਈ ਤੇ ਕਦੀ ਕੋਈ ਆ ਗਈ ਹਾਂ ਕਦੀ ਰੀਨਾ ਆ ਗਈ ਕਦੀ ਬਿੰਦੂ ਆ ਗਈ

ਕਦੀ ਨੀਟੇ ਆਉੰਦੀ ਸੀ

ਨੀਟੇ ਵਿਚਾਰੀ ਦੇ ਮੁੰਡੇ ਹੁਣ ਉਦਾ ਈ ਦੇਖਣੋ ਚੱਲ ਗਏ ਅਸੀਂ ਹੈ ਉਹ ਤੇ ਹੈ ਵਿਚਾਰੀ ਦੁਨੀਆਂ ਤੇ ਵਿਚਾਰੀ ਜਿੱਦਾਂ ਆਈ ਹੁੰਦੀ ਨਹੀਂ ਹਮ ਚਲੋ ਜਿੰਨੀ ਉਹਦੀ ਲਿਖੀ ਸੀ

ਦਫਤਰ ਨੂੰ ਮੈਂ ਗਈ ਭੈਣ ਜੀ ਬੜਾ ਰੋਈ ਮੈਂ ਭੋਗਪੁਰ

ਮੈਂ ਕਿਹਾ ਮੇਰੀ ਧੀ ਦਾ ਘਰ ਆ ਇਧਰ

ਬੜਾ ਰੋਈ ਤੇ ਦੂਏ ਕਿ ਦਿਨ ਭੈਣ ਜੀ ਉਹਦੇ ਮੁੰਡਿਆਂ ਦਾ phone ਆ ਗਿਆ

ਤੇ ਮੇਰੇ ਪੁੱਤ ਨੇ ਗੱਲ ਨੀ ਕਰਨ ਦਿੱਤੀ ਉਹਨੂੰ ਮੈਂ ਤੈਨੂੰ ਇਕ ਗੱਲ ਦੱਸਾ ਚੱਲ ਕੋਈ ਨੀ ਮੈਂ ਤੈਨੂੰ ਦੱਸਣ ਲੱਗੀ ਆਪਣੀ ਗੱਲ

ਜਿੱਦਣ ਮੇਰਾ ਕੋਈ fruit ਖਾਣ ਨੂੰ ਦਿਲ ਕਰੇ ਨਾ ਮੈਂ ਦਿਲ ਵਿਚ ਕਹਿ ਦੇਣਾ ਮੈਂ ਕਹਿਣਾ ਹਏ ਮੇਰਾ ਉਹ ਦਿਲ ਕਰਦਾ ਖਾਣ ਨੂੰ ਇਹਦੇ ਪਿਉ ਨੇ ਪੱਕਾ ਲੈ ਕੇ ਆਉਣਾ। ਮੈਂ ਕਹਿਣਾ ਦੱਸ ਮੈਂ ਉਹਨੂੰ ਕਿਹੜਾ ਕਹਿਨੀ ਕਿ ਮੈਂ ਖਾਣਾ ਆ ਅੰਗੂਰ ਰੋਜ ਲਿਆਉਦਾ ਤੇ ਮੈਂ ਰੋਕ ਦਿੱਤਾ ਮਹਿ ਅੰਗੂਰ ਨਾ ਲਿਆਇਆ ਕਰ ਭੋਲੇ ਦੀ ਕੁੜੀ ਦੀ ਨਸੀਰ ਨਸੀਰ ਫੁੱਟਣ ਲੱਗ ਪਈ ਮੈਂ ਕਿਹਾ ਰਹਿਣ ਦੇ ਇਹਨੂੰ ਇਹ ਖਾਣੋ ਹੱਟਦੀ ਨੀ ਤੇ ਫੇਰ ਨਸੀਰ ਫੁੱਟਦੀ ਆ ਉਹਨੂੰ ਮੈਂ ਕਤੀਰਾ ਗੂੰਦ ਭੇ ਕੇ ਮਹਿ ਕਿਹਾ ਚੱਲ ਤੂੰ ਦੁੱਧ ਵਿਚ ਪਾ ਕੇ ਖਾ ਲਾ ਤੇ ਉਹਨੂੰ ਫਿਰ ਇਹਨਾਂ ਕਹਿਣਾ ਮੈਂ ਇੱਦਾਂ ਨੀ ਖਾਣੀ ਮੈਂ ice cream ਪਾ ਕੇ ਖਾਣੀ ਵਿਚ

ਆਹ ਤੇ ਉਹ ਮੈਂ ਭੇ ਕੇ ਰੱਖੀ ਹੀ ਪਤਾ ਨੀ ਉਹਨੂੰ ਹੁਣ ਮੈਂ ਜਾ ਕੇ ਸੁੱਟੁਗੀ ਉਹ ਉਹ ਉੱਦਾਂ ਈ ਪਈ ਆ ਭੈਣ ਜੀ ਤੁਹਾਡੀ ਫਰਿਜ ਵਿਚ

ਉਹ ਤਾਂ ਉੱਦਾਂ ਈ ਪਈ ਆ ਉਹਨੇ ਖਾਧੀ ਈ ਨੀ ਚੱਲ ਮੈਨੂੰ ਚੇਤਾ ਕਰਾਇਆ ਨੀ ਨਹੀਂ ਤੇ ਮੈਂ ਚੱਕ ਕੇ ਬਾਹਰ ਮਾਰਨੀ ਸੀ

ਭੈਣ ਜੀ ਉਹ ਬੱਚੇ ਜਿਹੜੇ ਆ ਨਾ ਅੱਜ ਕੱਲ ਦੇ ਉਹ ਮਾੜੀ ਚੀਜ ਨੀ ਖਾਂਦੇ ਅਹੀ ਤੇ ਉਹਦਾ ਈ ਭਲਾ ਕੀਤਾ ਸੀ ਸਾਡੇ ਖਾਏ ਚਾਹੇ ਨਾ ਖਾਵੇ ਸਾਨੂੰ ਤਾਂ ਹੁਣ ਜਿਆਦੀ ਗਰਮ ਖਾ ਲਿਏ ਉਹ ਵੀ ਲੱਗਦੀ ਆ ਠੰਡੀ ਖਾ ਲਈਏ ਤੇ ਉਹ ਲੱਗਦੀ ਮਾੜੀ

ਨਾ ਜੀ ਨਾ ਉਹੀ ਤਾਂ ਆ ਜਾਂਦਾ ਮੋੜ ਘੋੜ ਕੇ ਗੱਲ ਬਈ ਗੰਨਾ ਨੀ ਕਮਾਦ ਈ ਖਰਾਬ ਆ ਕਮਾਦ ਈ ਖਰਾਬ ਠੀਕ ਆ

ਨਾ ਜੀ ਨਾ ਹੁਣ ਭੈਣ ਜੀ ਸਮਾਂ ਇੱਦਾਂ ਦਾ ਆ ਗਿਆ ਆ ਹੁਣ ਜਿਹੜੇ ਨਾ ਅੱਛਾ ਤੈਨੂੰ ਇਕ ਗੱਲ ਹੋਰ ਹੋਰ ਦੱਸਾਂ ਭੈਣ ਜੀ ਇਹ lockdown ਲੱਗ ਗਿਆ ਆ

lockdown ਲੱਗਾ ਤੇ ਘਰ ਵਾਲਾ ਵੀ ਕੰਮ ਤੋਂ ਹੱਟ ਗਿਆ ਉਨ੍ਹਾਂ ਨੇ ਜਾਣ ਜਾਣ ਨਹੀ ਸੀ ਦਿੰਦੇ ਉਥੇ ਮੰਡੀ ਵਿਚ ਲੱਗਾ ਸੀ ਉਨ੍ਹਾਂ ਦਿਨਾਂ ਵਿਚ ਠੀਕ ਆ ਮੰਡੀ ਵਿਚ ਲੱਗਾ ਸੀ ਤੇ ਇਹ ਵੀ ਹੱਟ ਗਿਆ ਤੇ ਹੁਣ ਜਿਹੜਾ ਕਮਾਦਾ ਬੰਦਾ ਹੱਟ ਜਾਵੇ ਤੇ ਫਿਰ ਉਥੇ ਕਿਥੇ ਤੇ ਫਿਰ ਜਿਹੜਾ ਗੋਪੀ ਆ ਉਹਨੇ ਪੈਹੇ ਪਾਏ ਵਿਚਾਰੇ ਨੇ ਇਹਨੂੰ ਦੱਸਿਆ ਸੀਗਾ ਕਿ ਗੱਲ ਆ ਸਾਡੇ ਕੋਲ ਰਾਸ਼ਨ ਰੂਸ਼ਨ ਹੈਨੀ ਤੇ ਇਹਨੇ ਵਿਚਾਰੇ ਨੇ ਪੈਹੇ ਪਾਏ ਤੇ ਅਹੀ ਲੁਕ ਲੁਕ ਕੇ ਰਾਸ਼ਨ ਲਿਆਉਣਾ ਏ ਰੇਲਵਾ ਮੰਡੀ ਰੇਲਵਾ ਮੰਡੀ ਸਕੂਲ ਹੈਗਾ ਉਹਦੇ ਲਾਗੇ ਸੀ ਘਰ ਦੇ ਵਿਚ ਦੁਕਾਨ ਪਾਈ ਘਰ ਦੇ ਵਿਚੋਂ ਅਸੀਂ ਜਾ ਕੇ ਦੋਨਾਂ ਮਾਵਾਂ ਧੀਆਂ ਨੇ ਰਾਸ਼ਨ ਪੁਆਉਣਾ

ਇਨ੍ਹਾਂ ਤੰਗ ਦੇਖਿਆ ਨਾ ਉਹ time ਉਹ ਭੁੱਲਣਾ ਨਹੀਂ

ਤੇ ਉਹ ਆਪਾ ਲੈਣ ਗਏ ਤੇ ਮੈਨੂੰ ਸਾਹ ਨਾ ਆਵੇ

ਚੱਲ ਫੇਰ ਭੈਣ ਜੀ ਠੀਕ ਆ ਹੈ ਚੰਗਾ

ਪੰਜਾਬੀ ਜੀਵਨ ਤੂਹਾਰਾ ਨਾਲ ਪਰਪੁਰ ਹੈ, ਸਾਲ ਵਿਚ ਕੋਈ ਵੀ ਅਜੇਹਾ ਮਹਿਣਾ ਹੋਵੇਗਾ ਜਾਦੋ ਕੋਈ ਨਾ ਕੋਈ ਤਿਓਹਾਰ ਨਾ ਮਨਾਇਆ ਜਾਂਦਾ ਹੋਵੇ। ਤਿਓਹਾਰ ਦਾ ਦਿਨ ਜੀਵਨ ਵਿੱਚ ਖੁਸ਼ੀ ਦਾ ਸੂਚਕ ਹੈ ਤਿਓਹਾਰ ਕੋਈ ਵੀ ਹੋਵੇ ਆਕੀ ਥਕਿ ਜ਼ਿੰਦਗੀ ਨੂੰ ਇੱਕ ਨਵਾਂ ਹੁਲਾਰਾ ਦਿਨਾ ਹੈ। ਇਸ ਲੇਈ ਅਸੀ ਤੁਹਾਰਾ ਨੂ ਬਦੇ ਚਵਾ ਤੇ ਉਤਸਾਹ ਨਾਲ ਮਨਦੇ ਹਾਂ, ਟਯੋਹਰ ਸਦਾ ਕਰਕੇ ਆਮ ਕਰਕੇ ਤਾਰਮਿਕ ਤੇ ਸਬਿਆਚਾਰ ਇਤਿਹਾਸ ਨਾਲ ਜੁਡੇ ਹਾ। ਤਯੋਹਰ ਦੇ ਦਿਨ ਚਾ ਤੇ ਉਤਸਾਹ ਨਾਲ ਸਭ ਕੁਜ ਨਵਕਲਾ ਤੇ ਆਨੰਦਮਈ ਲਗਦਾ ਹੀ ਬਜਾਰ ਸਾਜੇ ਖਾਬੇ ਹੁੰਦੇ ਹਾਂ ਨਵੇ ਲੋਕ ਕਪੜੇ ਪਾਂਡੇ ਹਾਂ. ਉਨਾ ਦੇ ਚੇਹਰੇ ਉਤੇ ਖੁਸ਼ੀਆਂ ਨਚਦੀਆਂ ਹਨ ਰੰਗ ਤੇ ਖੁਸ਼ੀਆਂ ਦਾ ਵਤਾਵਾਰਨ ਪਸਿਆ ਹੁੰਦਾ ਏ ਬਜਾਰ ਵਿਚ ਖਰੀਦ ਨਵੇਂ ਨਵੇਂ ਕਪੜੇ ਨੈਵੇ ਪਾਂਡੇ, ਵਾਂਗਾ, ਚੁਡੀਆਂ, ਦੰਦਸੇ, ਖਿਦੋਨੇ ਸਜਾਵਤ ਦਾ ਸਮਾਨ ਦੇ ਮਿਠਾਈ, ਤੜਤੜ ਵਿੱਕਦੇ ਹਾਂ ਕਾਇਨ ਥਾਈਂ ਮੇਲੇ ਵੀ ਲਗਦੇ. ਉਥੇ ਪੰਗੂੜੇ ਛੁਟੀ ਜਾਂਦੇ ਹੁਣ, ਖੇਡ ਤਮਾਸ਼ੇ ਹੁੰਦੇ ਹੁਣ, ਲੰਗੋਜੇ ਬਾਜਦੇ ਹੁੰਦੇ ਹਨ ਮਿਠਯਿਯਾੰ ਖਾਦੀਆਂ ਜਾਂਦੀਆਂ ਹੁਣ ਸ਼ਰਾਬ ਉਡਦੀਆਂ ਹੁਣ, ਤੇ ਪੰਗਦੇ ਪੈਂਦੇ ਹੁਣ। ਕਰ ਦੇ ਵਿਚ ਸਫਾਈ ਤੇ ਸੁੱਚ ਨਾਲ ਵਡੀਆਂ ਤੇ ਸਵਾਦ ਪਦਾਰਥ ਤਿਆਰ ਕਿੱਤੇ ਜਾਂਦੇ ਹੁਣ ਇਸ ਦਿਨ ਕੰਜੂਸੀ ਤੇ ਤੰਗੀਆਂ ਨੂੰ ਪੁਲਾਂ ਦਿੰਦਾ ਜਾਂਦਾ ਹੈ ਹਰ ਕੋਈ ਰੰਗਾ ਤੇ ਖੁਸ਼ੀਆਂ ਦੇ ਦਰੀਆਂ ਵਿਚ ਰਹਿ ਜਾਣਾ ਚਾਹੰਦਾ ਹੈ ਆਪ ਖਿਡਾਂ ਦੀ ਰੁਚੀ ਪ੍ਰਬਲ ਹੁੰਦੀ ਹੈ ਚੁਪੇਰੇ। ਪਕਵਾਨ ਦੀਆਂ ਮਹਿਕਾਂ ਸਬਦੇ ਹਿਰਦਿਆਂ ਦੇ ਵਿਚ ਕੁੱਟ ਕਟਦੀਆਂ ਪੈਦਾ ਕਰਦਿਆਂ ਹੁਣ, ਆਮ ਕਰਕੇ ਤਿਓਹਾਰ ਦੀ ਮੁਖ ਰੇਸ਼ਮ ਕਿਸੀ ਤਾਰਮਿਕ ਸਥਾਨ ਦੇ ਦਰਸ਼ਨ ਪੂਜਾ

ਸਾਰੇ ਇਹੋ ਇੱਛਾ ਕਰਦੇ ਹਨ ਕਿ ਅਗਲੇ ਸਾਲ ਜਿਯੋਨਦਯਾ ਵਸਦਿਆਂ ਤਿਓਹਾਰ ਦਾ ਦਿਨ ਮੁੜ ਆਵੇ ਐਵੇਂ ਹੀ ਪੰਜਾਬ ਦੇ ਮੇਲੇ

ਏਨਾ ਵਿਚ ਕੁਜ ਮੇਲੇ ਤੇ ਤਿਓਹਾਰ ਕੌਮੀ ਪਦਰਥੇ ਹੁਣ ਜੇਦੇ ਕਿ ਪੰਜਾਬ ਵਿਚ ਬੜੀ ਤੁਮ ਧਾਮ ਨਾਲ ਮਨਾਏ ਜਾਂਦੇ ਹੁਣ ਵੇਸ਼ਖੀ, ਬਸੰਤ, ਦੇਸ਼ਰਾ, ਜਨਾਮਸਟਮੀ ਤੇ ਰਾਮਨਾਵਾਮੀ ਤੇ ਲਗਨ ਵਾਲੇ ਕੌਮੀ ਬਦਲਦੇ ਹੁਣ ਇੰਨਾ ਤੋਂ ਬਿਨਾ ਪੰਜਾਬ ਵਿਚ ਪਹਿਨ ਪਹਿਨ ਥਾਵਾਂ ਤੇ ਤੇ ਡਾਰੇ ਸਥਾਨ ਚ ਮੇਲੇ ਭੀ ਲੱਗਣੇ ਹੁਣ, ਇੰਨਾ ਵਿਚ ਬਹੁਤੇ ਮੇਲੇ ਤਾਰਮਿਕ ਹੁਣੇ ਹੁਣ ਜਜੇਦੇ ਕਿ ਪੀਰ ਮਾਜਰਾ, ਦੇਵੀ ਦੇਵਤਿਆਂ ਇਤਿਹਾਸਿਕ ਸੇ ਇਤਮਹਾਸਿਕ ਸਥਾਨਾਂ ਤੇ ਲੱਗਦੇ ਹੁਣ ਇੰਨਾ ਮੇਲਿਆਂ ਦਾ ਪੰਜਾਬ ਵਿਚ ਪਾਰਿ ਮਹੱਤਵ ਹੈ ਲੋਕ ਭੀ ਪਾਗ ਨਾਲ ਅੰਡੇ ਹੁਣ ਇੰਨਾ ਮੇਲਿਆਂ ਵਿਚ ਪਾਰਕ ਚੀਜਾਂ ਮੰਡੀਆਂ ਵੀ ਲੱਗਦੀਆਂ ਹਨ ਕਈ ਥਾਵਾਂ ਤੇ ਪਸ਼ੂਆਂ ਦੀਆ ਭਰੀਆਂ ਮੰਡੀਆਂ ਲੱਗਦੀਆਂ ਹਨ ਇੰਨਾ ਵਿਚ ਲੋਕਾਂ ਨੂੰ ਦੂਰ ਦੂਰ ਦੇ ਸਬੰਦੀਆਂ ਨੂੰ ਮਿਲਣ ਦਾ ਮੌਕਾ ਮਿਲਦਾ ਹੁਣ, ਕਈ ਵਾਰੀ ਮੇਲਿਆਂ ਵਿਚ ਵਿਰੋਧੀ ਟੋਲੀਆਂ ਵਿਚ ਲੜਾਈਆਂ ਵੀ ਪੈਦਾ ਹੋਜਾਂਦੀਆਂ ਹੁਣ ਸਮੁਚਿਤ ਤੋਰ ਦੇ ਆਏ ਲੋਗ ਮਨ ਪੈਂਦੇ ਚੀਜ਼ਾਂ ਖਾਕੇ ਪੰਗਦਾ ਪਾਕੇ ਖੇਡ ਤਮਾਸ਼ਿਆਂ ਨੂੰ ਦੇਖ ਕੇ ਖੂਬ ਦਿਲਪ੍ਰਚਾਵ ਕਰਦਿਆਂ ਹੁਣ ਤੇ ਨਾਲ ਹੀ ਆਪਣੇ ਇਸ਼ਟ ਤੇ ਪੀਰ ਫ਼ਕੀਰ ਦੀ ਮੰਨਤ ਕਰਕੇ ਆਪਣੇ ਜੀਵਨ ਸਫਲ ਕਰਦੇ ਹੁਣ ਇਸ ਪ੍ਰਕਾਰ ਪਹਿਨ ਪਹਿਨ ਪਰਕਾਰ ਦੇ ਮੇਲਿਆਂ ਦੀ ਪੰਜਾਬੀ ਜੀਵਨ ਵਿਚ ਕਾਫੀ ਮਹੱਤਵ ਹੈ ਪੁਣਾਜਬ ਦੇ ਜੀਵਨ ਮੇਲਿਆਂ ਤੇ ਤਿਓਹਾਰ ਵਿਚ ਇਕ ਲੋਹੜੀ ਵੀ ਹੀ ਜੇਹਾ ਤਿਓਹਾਰ ਹੈ ਜਲੋਹੜੀ ਭੀ ਪੰਜਾਬੀ ਪੰਜਾਬ ਦਾ ਇੱਕ ਖੁਸ਼ੀਆਂ ਪਰੇਯਾ ਤਿਓਹਾਰ ਹੈ ਜੇਦਾ ਜਨਵਰੀ ਦੇ ਮਹੀਨੇ ਛ ਮੈਗੀ ਤੇ ਇੱਕ ਦਿਨ ਪੀਲਾ ਮਨਾਇਆ ਜਾਂਦਾ ਹੈ ਪੁਰਾਣੀ ਹੈ ਇਸ ਤਿਓਹਾਰ ਨਾਲ ਬਹੁਤ ਕਥਾਵਾਂ ਬ ਜੁੜੀਆਂ ਜੋੜਿਆਂ ਜਾਂਦੀਆਂ ਹੁਣ ਇਸ ਕਥਾ ਅਨੁਸਾਰ ਲੋਹੜੀ ਦੇਵੀ ਨੇ ਇੱਕ ਅਤਿਆਚਾਰੀ ਰਾਕਸ਼ਸ

ਇਸ ਤੋਂ ਬਿਨਾ ਇਸ ਨਾ ਦੀ ਇਕ ਹੋਰ ਵੀ ਕਥਾ ਬ ਸੰਬਧਿਤ ਹੈ ਜਿਸ ਅਨੁਸਾਰ ਇਕ ਡਾਕੂ ਦੁਲੇਫ਼ੱਟੀ ਨੇ ਇੱਕ ਗਰੀਬ ਦੀ ਸੁੰਦਰੀ ਨਾ ਦੀ ਤੀਹ ਦਾ

ਈ ਤਿਓਹਾਰ ਅੱਗ ਬਾਲ ਕੇ ਮਨਾਇਆ ਜਾਂਦਾ ਅਜੇ ਲੋਹੜੀ ਬ ਮੰਦੇ ਬਚੇ ਇਸ ਸੰਬਧੀ ਲੋਕ ਗੀਤ ਗੰਦੇ ਹੁਣ ਇਸ ਤੋਂ ਬਿਨਾ ਇਸ ਤਿਓਹਾਰ ਦਾ ਸੰਬੰਧ ਤੇ ਸਿਖਰ ਤੇ ਪੁੱਜ ਚੁਕਲੀ ਸਰਦ ਰਿਤੂ ਨਾਲ ਭੀ ਹੈ ਇਸ ਸਮੇਂ ਕਿਸ਼ਨ ਦੇ ਖੇਤ ਕਣਕ ਸੋਲੇਯਾ ਤੇ ਸਰੋਂ ਨਾਲ ਲੇਹਲ ਰਹੇ ਹੋਣ ਸਰਦੀ ਦੀ ਰੁੱਤ ਆਪਣੇ ਜੋਵਾਂ ਤੇ ਹੁੰਦੀ ਹੈ ਕੇਂਦੇ ਹਨ ਇਸ ਵਸਮੇਂ ਟੂਣਿਆਂ ਬਾਲ ਕੇ ਪਾਲਿਆ ਨੂੰ ਸਾਡੀਆਂ ਜਾਂਦਾ ਹੈ ਸੱਚੀਮੁੱਚੀ ਇਸ ਪਿੱਛੋਂ ਪਾਲਾ ਕੱਟਣਾ ਸ਼ੁਰੂ ਹੋ ਜਾਂਦਾ ਹੈ ਇਸ ਦਿਨ ਪਰ ਪਹਿਨ ਪਹਿਨਾ ਦੀ ਲੋਹੜੀ ਲੈਕੇ ਜਾਂਦੇ ਹੁਣ ਇੰਨਾ ਕਰ ਦੀਆਂ ਸਤਰੀਆਂ ਮੋਹਾਲੀ ਵਿਚ ਮੁੰਡੇ ਦੀ ਲੋਹੜੀ ਵੰਡਦਿਆਂ ਹੁਣ ਜਿਸ ਵਿਚ ਗੁੜ ਮੂੰਗਫਲੀ ਤੇ ਰਯੋਦਿਆਂ ਆਦਿ ਸ਼ਾਮਿਲ ਹੁੰਦੀਆਂ ਹੁਣ ਸਾਰੇ ਦਿਨ ਉਸ ਘਰ ਵਿਚ ਲੋਹੜੀ ਮੰਗਾਂ ਵਾਲਿਆਂ ਮੁਦੇ ਕੁੜੀਆਂ ਦੇ ਗੀਤਾਂ ਦੀਆ ਰੌਣਕ ਲਗਿਆਂ ਰੇਂਦੀਆਂ ਹੌਂ ਰਾਤ ਵੇਲੇ ਵਡੇ ਵੀ ਇੰਨਾ ਰੌਣਕਾਂ ਵਿਚ ਸ਼ਾਮਿਲ ਹੁੰਦੇ ਹੁਣ ਖੁਲੇ ਵੇਦੇ ਵਿਚ ਲਾਕੜਾ ਤੇ ਪਾਥੀਆਂ ਕਥੀਆਂ ਕਰਕੇ ਵਡੀ ਤੁਨੀ ਲਈ ਜਾਂਦੀ ਹੈਂ ਕਈ ਸਤਰੀਆਂ ਕਰ ਵਿਚ ਮੁੰਡਾ ਹੋਣ ਦੀ ਖੁਸ਼ੀ ਹੋਣ ਵਿਚ ਚਰਖਾ ਤੇ ਮੰਜਾ ਹੀ ਬਾਲ ਦੇਦਿਆਂ ਹੁਣ ਸਤਰੀਆਂ ਤੇ ਮਰਦ ਰਾਤ ਜੇ ਤਕ ਤੁਨੀ ਸਿੱਖਦੇ ਹਨ ਰਯੋਦਿਆਂ ਮੁੰਗਫਾਲਿਟੀਆਂ ਪੱਗਾਂ ਆਦਿ ਖਾਂਦੇ ਹਨ ਤੇ ਤੁਨੀ ਵਿਚ ਤਿਲਚੌਲੀ ਆਦਿ ਸੁੱਟਦੇ ਹਨ ਆਦਿ ਰਾਤ ਤੋਂ ਪਿੱਛੇ ਤੁਨੀ ਦੀ ਅੱਗ ਠੰਡੀ ਪੇਂ ਤੇ ਇਹ ਮਹਿਫ਼ਿਲ ਲਗੀ ਰੇਂਦੀ ਹੈ ਅਮ ਇੰਨਾ ਦਾ ਸੰਬੰਧ ਸਾਡੇ ਤਾਰਮਿਕ ਵਿਸ਼ੇ ਨਾਲ ਸੀ

ਪ੍ਰੰਤੂ ਹੁਣ ਲੋਕਾਂ ਕੋਲ ਵੱਲ ਦੀ ਕਮੀ ਆਂ ਕਾਕੜੇ ਇੰਨਾ ਦੀ ਰੋਨਾਲ ਕੱਟ ਗਇਓ ਹੈ ਅਜੇ ਦੇ ਮੁਨੱਖ ਲੇਇ ਦੌੜ ਦੋ ਦਿਨ ਆ ਇੱਕ ਦਿਨ ਮੇਲੇ ਵਿਚ ਵਿਚ ਗੁਜ਼ਰਨਾ ਔਖਾ ਹੈ ਮੇਲਾ ਪੁਰਾਣੇ ਲੋਕਾਂ ਦੇ ਮਨੋਰੰਜਨ ਦਾ ਵੀ ਸਾਧਾਂ ਸੀ ਪ੍ਰੰਤੂ ਵਰਤਮਾਨ ਸਮੇਂ ਵਿਚ ਵਿਗਿਆਨ ਨੇ ਮਨੁੱਖ ਨੂੰ ਰੇਡੀਓ ਟੇਲੀਵਿਜਨ, ਵੀਡੀਓ, ਫ਼ਿਲਮ ਆਦਿ ਮਨੋਰੰਜਨ ਦੇ ਸਾਧਾਂ ਦਿਤੇ ਹਨ ਜੋਕਿ ਥੋੜੇ ਸਮੇਂ ਵਿਚ ਹੀ ਘਰ ਬੈਠਿਆਂ ਦਾ ਰਾਜ੍ਯ ਮਨੋਰੰਜਨ ਕਰਦੇ ਹਨ, ਰੇਡੀਓ ਤੇ ਤੇਲੇਵਿਸਿਓਂ ਕਰ ਕਰ ਹਨ ਇਸ ਕਰਕੇ ਮਨੋਰੰਜਨ ਦੇ ਖਾਤਿਰ ਲੋਕਾਂ ਦੀ ਮੇਲਿਆਂ ਦੀ ਰੁਚੀ ਕੱਟ ਅਜੇ ਦੇ ਲੋਕ ਦਸਫਾਈ ਪਸੰਦ ਹੋਣ ਕਰਕੇ ਮੇਲਿਆਂ ਵਿਚ, ਮਿੱਟੀ ਕਥੇ ਪਰਪੂਰ ਤੇ ਮੱਖੀਆਂ ਨਾਲ ਭਰੀਆਂ ਮਿਠਾਈਆਂ ਖਾਣਾ ਵੀ ਪਸੰਦ ਨਯੀ ਕਰਦੇ, ਮੇਲਿਆਂ ਵਿਚ ਰੌਣਕਾਂ ਲੈਣ ਵਾਲ਼ੇ ਨਾ ਹੀ ਕੁੱਕੜ ਬਾਜ਼ ਨਾ ਹੀ ਬਟਰਵਾਜ਼ ਨਹੀਂ ਨਾਚ ਰਹੇ ਤੇ ਨਾ ਹੀ ਕੱਬਧੀ ਤੇ ਢੋਲ, ਅਜਕਲ ਤੇ ਆਖਦੇ ਮੇਲਿਆਂ ਵਿਚ ਕੁਜ ਰੌਣਕ ਜਰੂਰ ਲੈਂਦੇ ਹਨ ਅਜੇ ਹੀ ਕੁਜ ਕਰਨਾ ਕਾਕਰ ਮੇਲਿਆਂ ਵਿਚ ਲੋਖਾਂ ਦੀ ਦਿਲਚਸਪੀ

ਕੱਟ ਲੱਬਦੇ ਹੁਣ ਅਜਕਲ ਰਵਾਇਤੀ ਮੇਲਿਆਂ ਨਾਲੋਂ ਕੀਤੇ ਕੀਤੇ ਸਕੂਲ, ਕਾਲਜਾਂ, ਕਲੱਬਾਂ ਉਨਿਵੇਰਤੀਆਂ ਤੇ ਸਰਕਾਰ ਦੇ ਵੱਖ ਵੱਖ ਮਹਿਕਮਿਆਂ ਵਲੋਂ ਵੀ ਮੇਲਿਆਂ ਦਾ ਪ੍ਰਬੰਧ ਕੀਤਾ ਜਾਂਦਾ।

ਦੇਸ਼ ਦੀ ਹਰ ਪੱਖ ਤੋਂ ਉੱਨਤੀ ਅਤੇ ਹਰ ਪੱਖ ਤੋਂ ਖੁਸ਼ਹਾਲੀ ਲਈ ਕੰਮ ਕਰਨਾ ਦੇਸ਼ ਦੀਆਂ ਲੋੜਾਂ ਵਲ ਧਿਆਨ ਦੇਣਾ ਅਤੇ ਲੋੜ ਪੈਣ ਤੇ ਦੇਸ਼ ਉਤੇ ਆਪਣਾ ਤਨ, ਮਨ, ਧਨ ਸਬ ਕੁਰਬਾਨ ਕਰ ਦੇਣਾ ਦੇਸ਼ ਪ੍ਰੇਮ ਦੇ ਰੰਗ ਵਿੱਚ ਰੰਗਿਆ ਹੋਇਆ ਵਿਅਕਤੀ ਦੇਸ਼ ਸੀ ਮਿੱਟੀ ਦੇ ਕਿਨਕੇ ਕਿਨਕੇ ਨੂੰ ਸ਼ਾਹੀ ਮੇਹਲਾਂ ਨਾਲੋਂ ਵੱਧ ਪਿਆਰ ਕਰਦਾ ਹੈ ਅਤੇ ਉਸ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਰਹਿੰਦਾ ਹੈ ਆਪਣੀ ਮਾਤਭੂਮੀ ਯਾ ਅਪਣੇ ਦੇਸ਼ ਨਾਲ ਪਿਆਰ ਕਰਨ ਦਾ ਜਜ਼ਬਾ ਕੇਵਲ ਮਨੁਖਾਂ ਵਿੱਚ ਹੀ ਨਹੀਂ ਸਗੋਂ ਜੀਵ ਜੰਤੂਆਂ ਵਿਚ ਵੀ ਹੈ ਜਿਥੇ ਕੋਈ ਜੀਵ ਜੰਤੂ ਰਹਿੰਦਾ ਹੈ ਜਿਥੋਂ ਦੇ ਆਲੇ -ਦੁਆਲੇ ਵਿਚ ਉਹ ਪੋਸ਼ਣ ਭੋਜਨ ਖਾਂਦਾ ਹੈ, ਪਾਣੀ ਪੀਂਦਾ ਹੈ, ਯਾ ਜਿਥੇ ਉਹ ਘਰ ਬਣਾ ਕੇ ਰਹਿੰਦਾ ਹੈ ਉਸ ਜਗਾਹ ਨਾਲ ਉਸਦੀ ਕੁਦਰਤੀ ਤੌਰ ਤੇ ਪਿਆਰ ਹੁੰਦਾ ਹੈ ਪਸ਼ੂ-ਪਕ੍ਸ਼ੀ ਆਪਣੇ ਭੋਜਨ ਦੀ ਭਾਲ ਵਿਚ ਆਪਣੇ ਘਰਾਂ ਤੋਂ ਦੂਰ ਬਹੁਤ ਦੂਰ ਨਿਕਲ ਜਾਂਦੇ ਹਨ ਪਰ ਸ਼ਾਮੀਂ ਉਹ ਘਰ ਦੇ ਵਿਚ ਹੀ ਆ ਕੇ ਸਾਹ ਲੈਂਦੇ ਹਨ ਇਸੇ ਪ੍ਰਕਾਰ ਹੀ ਮਾਤਭੂਮੀ ਨੂੰ ਪਿਆਰ ਕਰਨ ਦਾ ਜਜ਼ਬਾ। ਹਰ ਵਿਅਕਤੀ ਵਿਚ ਕੁਦਰਤੀ ਹੀ ਹੁੰਦਾ ਹੈ ਜਿਸ ਦੇਸ਼ ਦੀ ਮਿੱਟੀ ਤੋਂ ਅਸੀਂ ਪੈਦਾ ਹੋਏ ਹਾਂ ਅਸੀਂ ਜਿਸ ਤੋਂ ਦੁੱਧ ਪੀ-ਪੀ ਕੇ ਅਤੇ ਅੰਨ ਖਾ-ਖਾ ਕੇ ਪਲੇ ਹਾਂ ਉਸਨੂੰ ਅਸੀਂ ਸ੍ਵਾਭਾਵਿਕ ਹੀ ਪਿਆਰ ਕਰਦੇ ਹਾਂ। ਜਿਸ ਇਨਸਾਨ ਵਿਚ ਦੇਸ਼ ਪ੍ਰੇਮ ਦਾ ਜਜ਼ਬਾ ਹੈ ਉਹ ਗੱਦਾਰ, ਅਣਖ ਹੀਨ ਅਤੇ ਮੁਰਦਾ ਹੈ ਦੇਸ਼ ਦੀ ਹਾਲਤ ਦਾ ਸਾਡੇ ਜੀਵਨ ਉਪਰ ਢੁੰਗਾ ਅਸਰ ਪੈਂਦਾ ਹੈ ਜੇਕਰ ਸਾਡਾ ਦੇਸ਼ ਖੁਸ਼ਹਾਲ ਹੈ ਤਾਂ ਅਸੀਂ ਵੀ ਖੁਸ਼ਹਾਲ ਹੁੰਨੇ ਆ ਜੇਕਰ ਸਾਡਾ ਦੇਸ਼ ਕਿਸੇ ਸੰਕਟ ਵਿਚ ਹੈ, ਤਾਂ ਅਸੀਂ ਪਹਿਲਾਂ ਸੰਕਟ ਵਿਚ ਹੁੰਦੇ ਹਾਂ ਸਾਡਾ ਦੁੱਖ-ਸੁਖ, ਖੁਸ਼ੀ-ਗ਼ਮ ਸਬ ਕੁਛ ਦੇਸ਼ ਨਾਲ ਹੀ ਬੱਜਾ ਪਿਆ ਹੈ ਇਸ ਲਈ ਹਰ ਦੇਸ਼ਵਾਸੀ ਲਈ ਦੇਸ਼ ਪ੍ਰੇਮ ਵਿਚ ਇਕ ਜਰੂਰੀ ਚੀਜ ਹੈ ਦੇਸ਼ ਨੂੰ ਪਿਆਰ ਕਰਨਾ ਮਨੁੱਖ ਦਾ ਨਿਜੀ ਕਰਤੱਵਯ ਹੈ ਅਤੇ ਇਸ ਵਿਚ ਉਸਦਾ ਤੇ ਉਸਦੇ ਪਰਿਵਾਰ ਦਾ ਭਲਾ ਤੇ ਉਸਦੀ ਸੰਪਤੀ ਦਾ ਬਚਾ ਹੈ ਜਿਸ ਦੇਸ਼ ਦੇ ਲੋਕਾਂ ਵਿਚ ਦੇਸ਼ਪਰੇਮ ਨਹੀਂ ਉਹ ਹਮੇਸ਼ਾ ਜੰਜੀਰਾਂ ਵਿਚ ਜਕੜੇ ਰਹਿੰਦੇ ਹਨ ਇਹ ਗੁਲਾਮੀ ਰਾਜਨੈਤਿਕ ਵੀ ਹੋ ਸਕਦੀ ਹੈ ਅਤੇ ਆਰਥਿਕ ਵੀ ਹੋ ਸਕਦੀ ਹੈ, ਪਰ ਦੇਸ਼ਭਕਤੀ ਇਸ ਗ਼ੁਲਾਮੀ ਦੀਆਂ ਜੰਜੀਰਾਂ ਨੂੰ ਕੱਟਣ ਲਈ ਘੋਲ ਕਰਦੇ ਹਨ, ਕੈਦਾਂ ਕਟਦੇ ਹਨ ਅਤੇ ਫਾਂਸੀਆਂ ਦੇ ਰੱਸੇ ਚੁੰਮਦੇ ਹਨ ਦੇਸ਼ਪਰੇਮ ਦੇ ਜਜਬੇ ਨੇ ਹੀ ਗ਼ੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਸੀ ਅਤੇ ਸੈਂਕੜੇ ਹਿੰਦੀਆਂ ਤੇ ਹਿੰਦੀਆਂ ਨੇ ਹੱਸ ਹੱਸ ਕੇ ਸਮਰਾਜਯ ਦੀਆਂ ਕੈਦਾਂ ਭੁਗਤੀਆਂ ਫਾਂਸੀਆਂ ਛੁਟੀਆਂ ਅਤੇ ਦੁੱਖ ਸਹਾਰੇ ਦੇਸ਼ਭਕਤੀ ਦੀ ਭਾਵਨਾ ਤੋਂ ਬਿਨਾ ਕੋਈ ਕੌਮ ਆਪਣੇ ਦੇਸ਼ ਦੀ ਕਿਸੀ ਕਾਰ ਦੀ ਉੱਨਤੀ ਨਹੀਂ ਕਰ ਸਕਦੀ ਭਾਰਤ ਦਾ ਇਤਿਹਾਸ ਦੇਸ਼ਭਕਤੀ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਜਦੋਂ ਬਾਬਰ ਨੇ ਭਾਰਤ ਉਤੇ ਹਮਲਾ ਕੀਤਾ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਫੌਜ਼ ਗਾਂਹ ਕੀਤੀ ਗਈ ਲੁੱਟ-ਘਸੁੱਟ ਅਤੇ ਇਸਤਰੀਆਂ ਦੀ ਦੇ ਵਿਰੁੱਧ ਕੜਕੀ ਆਵਾਜ਼ ਉਠਾਈ ਇਸਦੇ ਵਿਰੋਧ ਇਸ ਤਰਾਹ ਗੁਰੂ ਨਾਨਕ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਦੇਸ਼ ਪ੍ਰੇਮ ਦੇ ਜਜਬੇ ਅਧੀਨ ਭਾਰਤੀ ਕੌਮ ਦੇ ਧਰਮ ਦੀ ਰਖਿਆ ਲਈ ਹੁਕੂਮਤ ਨੂੰ ਖਿੜੇ ਮੱਥੇ ਸਰਹਾਣੇ ਹੋਏ ਕੁਰਬਾਨੀਆਂ ਦਿਤੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ ਜਾਬਰ ਹੁਕੂਮਤ ਅਤੇ ਜਾਬਰ ਤੋਂ ਬਚਾਉਣ ਲਈ ਅਪਣੇ ਮਾਤਾ ਪਿਤਾ ਦੀ ਕੁਰਬਾਨੀ ਦਿਤੀ ਖਾਲਸਾ ਪਦ ਦੀ ਸਾਜਨਾ ਕੀਤੀ ਆਪਣੇ ਬੱਚੇ ਸ਼ਹੀਦ ਕਰਵਾਏ ਅਤੇ ਹੋਰ ਕਈ ਪ੍ਰਕਾਰ ਦੀਆਂ ਕੁਰਬਾਨੀਆਂ ਦਿਤੀਆਂ ਅਤੇ ਕਸ਼ਟ ਸਹੇ ਇਸ ਪ੍ਰਕਾਰ ਹੀ ਰਾਣਾ ਪ੍ਰਤਾਪ ਨੇ ਸ਼ਿਵਾਜੀ ਮਰਾਠਾ ਦੇ ਮੁਗ਼ਲ ਸ਼ਾਸਕਾਂ ਵਿਰੁੱਧ ਕੁਰਬਾਨੀਆਂ ਭਰੇ ਘੋਲ ਦੇਸ਼ ਪਿਆਰ ਦੀਆਂ ਜਿਉਂਦਿਆਂ ਜਾਗਦਿਆਂ ਉਧਾਹਰਨਾਂ ਹਨ ਅਠਾਰਾਂ ਸੌ ਸਤਵੰਜਾ ਵਿਚ ਅੰਗਰੇਜ਼ੀ ਅੰਗਰੇਜ਼ੀ ਸਾਮਰਾਜ ਵਿਰੁੱਧ ਆਜ਼ਾਦੀ ਦੀ ਪਹਿਲੀ ਲਹਿਰ ਉੱਠੀ ਜਿਸ ਵਿਚ ਦੇਸ਼ ਦੇ ਫੌਜ਼ੀ ਸਿਪਾਹੀਆਂ ਅਤੇ ਉਨ੍ਹਾਂ ਦੇ ਆਗੂਆਂ ਬਹਾਦਰ ਸ਼ਾਹ ਜ਼ਫਰ, ਰਾਣੀ ਝਾਂਸੀ, ਟੋਪੇ ਤੇ ਨਾਨਾ ਸਾਹਬ ਆਦਿ ਨੇ ਦੇਸ਼ ਪ੍ਰੇਮ ਦੇ ਰੰਗ ਵਿਚ ਰੰਗ ਹੋ ਕੇ ਸੰਘਰਸ਼ ਕੀਤਾ। ਉਨ੍ਹਾਂ ਦੀਆਂ ਕੁਰਬਾਨੀਆਂ ਨੇ ਇਕ ਵਾਰ ਤਾਂ ਅੰਗਰੇਜ਼ਾਂ ਨੂੰ ਹਥਾਂ ਪੈਰਾਂ ਦੀਆਂ ਪਾ ਦਿਤੀਆਂ ਇਸਤੋਂ ਮਗਰੋਂ ਬੰਗਾਲ ਤੇ ਪੰਜਾਬ ਦੇ ਬਹੁਤ ਸਾਰੇ ਸੂਰਮਿਆਂ ਨੇ ਇੱਕਾ -ਦੁੱਕਾ ਅੰਗਰੇਜਾਂ ਨੂੰ ਮਾਰ ਕੇ ਉਨ੍ਹਾਂ ਵਿਚ ਦਹਿਸ਼ਤ ਪੈਦਾ ਕਰਨ ਦਾ ਕੰਮ ਕੀਤਾ ਪੰਜਾਬ ਵਿਚ ਨਾਮਧਾਰੀ ਲਹਿਰ ਦਾ ਕੋਲ ਵੀ ਅੰਗਰੇਜ਼ਾਂ ਦੀ ਗੁਲਾਮੀ ਵਿਰੁੱਧ ਹੀ ਸੀ ਅਠਾਰਾਂ ਸੌ ਪਿਚਾਸੀ ਤੋਂ ਮਗਰੋਂ ਕਾਂਗਰੇਸ ਪਾਰਟੀ ਨੇ ਮਹਾਤਮਾ ਗਾਂਧੀ ਅਤੇ ਸ਼੍ਰੀ ਜਵਾਹਰ ਲਾਲ ਨਹਿਰੂ ਜੀ।